ਮੇਰਾ ਵਿਆਹ ਕਰਾਉਣ ਨੂੰ ਜੀਅ ਕਰਦਾ ਬੇਬੇ ਨੀਂ ਮੰਨਦੀ ਮੇਰੀ ਨੱਠ ਕੇ ਕਰਾ ਲਾ ਫਿਰ ਦੀਕਸ਼ਾ ਤਾਂ ਕਿਹੜਾ ਜਾਣਦੀ ਆ, ਦੀਕਸ਼ਾ ਤੂੰ ਜਾਣਦੀ ਆਂ, ਉਹਨੂੰ ਨੂੰ ਮੈਡਮ ਮੇਰੀ ਕੁਆਰੀ ਰਹਿ, ਕੁਆਰੀ ਆ। ਦੇਖ ਲਾ ਉਹਨੇ ਨਾ ਆਪਣੀ ਭੈਣ ਦੇ ਨਿਆਣੇ ਭੈਣ ਦੇ ਨਿਆਣੇ ਪਾਲੇ ਨੇ ਉਹਨੇ ਵਿਆਹ ਨੀਂ ਕਰਾਇਆ, ਅੱਜਤੱਕ ਵੀ ਦੇਖਲਾ ਪੰਤਾਲੀ ਸਾਲਾਂ ਦੀ ਹੋਗੀ ਐਦਾਂ ਕਹਿ ਦੋ ਵੀ ਆਪਣੇ ਨਿਆਣੇ ਨੇ ਛੱਡ ਦੋ ਤੁਸੀਂ ਸਰਕਾਰੀ ਨੌਕਰੀ ਤੇ ਲੱਗਜਾਂ ਨਈਂ ਸੱਚੀਂ ਉਨ੍ਹਾਂ ਨਿਆਣਿਆਂ ਦੀ ਮਾਂ ਨਾ, ਉਹ ਹੋਰ ਵਿਆਹ ਕਰਨ ਨੂੰ ਲੱਗੀ ਸੀ ਤੇ ਉਹ ਵਿਚਾਰੀ ਨਿਆਣੇ ਸਾਂਭਦੀ ਤੇ ਤਿੰਨੇ ਨਿਆਣੇ ਉਹਨੇ ਪਾਲੇ ਛੋਟੇ-ਛੋਟੇ ਹੁੰਦੇ ਤੋਂ। ਪੜ੍ਹਾਈ ਦਾ ਖਰਚਾ ਕੱਪੜਿਆਂ ਦਾ ਖਰਚਾ, ਸਾਰਾ ਉਦੋਂ ਦਾ ਉਹੋ ਉਹਦਾ ਵਿਆਹ ਨਾ ਹੋਵੈ ਵੇ, ਮੰਗਲੀਕ ਹੋਵੈ। ਮੰਗਲੀਕ ਨੀਂ ਹੈਗੀ, ਮੈਨੂੰ ਲਗਦਾ ਉਹਦੇ ਘਰਦਿਆਂ ਨੇ ਨੀਂ ਵਿਆਹੀ ਹੋਈ ਜੀਹਦੇ ਵਿਆਹ ਨੀਂ ਨਾ ਹੁੰਦੇ, ਉਹ ਮੰਗਲੀਕ ਹੁੰਦੇ, ਕਈਆਂ ਨੂੰ ਪੂਰੀ ਮੰਗ ਅਹ ਮੰਗਲੀਕ ਹੁੰਦੇ, ਉਨ੍ਹਾਂ ਦਾ ਪੂਰੀ ਉਮਰ ਵਿਆਹ ਨੀਂ ਹੁੰਦਾ।

ਇਹ ਤਾਂ ਸਾਡੀ ਉਮਰ ਦੀ ਆ ਵੇਖ ਲਾ ਹੁਣ, ਇਕੱਤੀ-ਤੀਹ ਸਾਲ ਦੀ ਹੋ ਚੱਲੀ ਆ, ਹਨਾ ਉਹਦੀ ਮੰਮੀ ਕੱਲ ਮਿਲੀ ਕਹਿੰਦੀ ਮੈਨੂੰ, ਕਹਿੰਦੀ ਥੋੜੇ ਦਿਨ ਕਹਿੰਦੀ, ਮੈਂ ਕਿਆ ਦੀਦੀ ਦੀ ਸਾਡੀ ਹੋਗੀ, ਕਹਿੰਦੀ ਨਈਂ ਹਾਲੇ ਤਾਂ ਨੀਂ ਹੋਈ। ਮੈਂ ਕਿਆ ਉਹਦੀ ਉਮਰ ਕਿੰਨੀ ਹੋਗੀ, ਕਹਿੰਦੀ ਛੱਬੀ ਸਾਲ। ਮੈਨੂੰ ਇੰਨਾ ਹਸਾਇਆ ਮੈਂ ਉਹਦੇ ਕੋਲ ਖੜ੍ਹ ਕੇ

ਅਸੀਂ ਸਿੱਧਾ ਬੋਲਦੇ ਕਿ ਸਾਡੇ ਬੱਤੀ ਵਾਂ ਲਾਗਿਆ, ਅਸੀਂ ਏਦਾਂ ਬੋਲਦੇ ਨਾ ਅਠਾਈ ਉਨੱਤੀ ਦੇ ਹੋਗੇ, ਜੇ ਕਿਸੇ ਦੀ ਕੁੜੀ ਦੇ

ਬਾਈ ਸਾਲ, ਤੇਈ ਸਾਲ ਕਦੀ ਨੀਂ ਕਊਂਗੀ ਕਿ ਨਹੀਂ ਬੋਲਦੇ ਆ ਕਿਸੇ ਨੂੰ ਆਪਣੀ ਨਾ ਉਮਰ ਨੀਂ ਦੱਸਣੀ ਚਾਹੀਦੀ ਪਤਾ ਨੀਂ।

ਮੈਂ ਇਹ ਨੀਂ ਕਹਿੰਦੀ। ਮੈਂ ਦੇਖਿਆ ਨਾ ਕਿੰਨੀ ਮਿਹਨਤੀ ਆ, ਉਹਨੇ ਦੇਖੋ ਆਪਣੇ ਆਪਣੇ ਨਾਲ ਨਾਲ ਉਹਨੇ ਆਪਣੇ ਭੈਣ ਦੇ ਵੀ ਨਿਆਣੇ ਦੀ ਜ਼ਿੰਮੇਵਾਰੀ ਚੱਕੀ ਹੋਈ ਆ। ਉਹਨੂੰ ਕਹਿ ਤੂੰ ਇਕ ਜਣਾ ਹੋਰ ਗੋਦ ਲੈ ਲੈ, ਮੈਨੂੰ ਲੈ ਲੈ ਕਹਿ। ਤੈਂ ਤਾਂ ਉਹਦੇ ਘਰ ਜਾ ਕੇ ਝਾੜੂ ਵੀ ਨੀਂ ਮਾਰਨਾ, ਕਿਆ ਫਾਇਦਾ ਤੈਨੂੰ ਗੋਦ ਲੈਣੇ ਦਾ। ਨਈਂ ਉਹਨੇ ਇੱਕ ਨੂੰ ਗੋਦ ਲੈਣਾ ਨਾ, ਤੈਨੂੰ ਲੈ ਲੈਣਾ, ਫਿਰ ਤੈਂ ਝਾੜੂ ਵੀ ਨੀਂ ਮਾਰਨਾ। ਬੇਚਾਰੀ ਨੂੰ ਸਾਰਾ ਕੰਮ ਕਰਨਾ ਪੈ ਅਹ ਖੁਦ ਈ ਕਰਨਾ ਪੈਣਾ ਉਹਨੂੰ ਤਾਂ ਕਿਹੜਾ ਕੋਈ ਕੰਮ ਕਰਨਾ ਆਉਂਦਾ। ਉਹਨੂੰ ਝਾੜੂ-ਪੋਚਾ ਲਾ ਲੈਂਦੀ, ਰੋਟੀ-ਸਬਜ਼ੀ ਨੀਂ ਲੈਣੀ ਆਉਂਦੀ ਉਹਨੂੰ ਹੁਣ ਤੇ ਮੈਨੂੰ ਪਤਾ ਨੀਂ ਤੈਨੂੰ ਤਾਂ ਆਂਦੀ ਰਸਤੀ। ਉਹਦੀ ਭਾਬੀ ਦੇ ਘਰ ਨਾ ਦਸ ਜਣੇ ਥੇ, ਬਥੇਰੇ ਤਾਂ ਬਈਏ ਈ ਥੇ ਸਿਰਫ਼ ਦੋ ਪੜੀ ਬਈ ਸੀ ਉਹ ਹਮ ਉਹਨੂੰ ਭਾਬੀ ਉਹਧਰੋਂ ਈ ਲੈ ਕੇ ਆਏ ਯੂ. ਪੀ. ਵੱਲ ਤੋਂ ਤੇ ਭਾਬੀ

ਹਾਂ ਯੂ. ਪੀ. ਦੇ ਸੀਗੇ ਉਹ। ਬਹੁਤ ਬੜੀ ਸੀ। ਉਹ ਜੰਮੀ ਪਲੀ ਇਥੀ ਸੀ ਨਾ, ਨਿਆਣੇ ਜਿਹੜੇ ਭੈਣ-ਭਰਾ ਜੰਮੇ ਪਲੇ ਇਥੇ ਈ ਤੇ ਉਹ। ਉਹਦਾ ਇੱਕ ਭਰਾ ਥਾ ਉਹ ਮੈਂ ਕਦ ਦੇਖਿਆ ਨਾ, ਜਦੋਂ ਮੈਂ ਛੇਵੀਂ ਸੱਤਵੀਂ ਚ ਪੜ੍ਹਦੀ ਸੀ ਨਾ, ਤਦ ਉਥੇ ਨਾ, ਉਹਤੋਂ ਬਾਅਦ ਭਰਾ ਦਾ ਵਿਆਹ ਹੋਇਆ, ਇਹਦੀ ਭੈਣ ਦਾ ਵਿਆਹ, ਉਹ ਮੈਂ ਦੇਖਿਆ ਇਨੀ ਵਧੀਆ, ਉਹ ਆਂਦਾ ਈ ਨੀਂ ਥਾ ਇਧਰ ਨੂੰ ਉਨ੍ਹਾਂ ਨਾਲੋਂ ਤਾਂ ਬਿਲਕੁਲ ਕੱਟ-ਕੱਟ ਕਰ ਦਿੱਤਾ ਉਹਦਾ। ਉਹਨੇ ਉਧਰ ਈ ਵਿਆਹ ਕਰਾ ਲਿਆ, ਉਧਰ ਈ ਨਿਆਣੇ, ਇਨ੍ਹਾਂ ਨੇ ਕਦੇ ਦੇਖੇ ਵੀ ਹੈਨੀ ਉਹਦੇ ਨਿਆਣੇ ਨਾ ਮੁੰਡਾ ਤੇ ਉਹੋ ਆਂਟੀ ਕਹਿਦੀ ਵੀ ਬਸ। ਸੋਨੂੰ ਮੋਨੂੰ ਨਾਂ ਥਾ ਉਹਦਾ, ਸ਼ਾਇਦ ਮੋਨੂੰ ਨਾਂ ਥਾ ਸੋਨੂੰ ਵੱਡੇ ਦਾ ਥਾ। ਕਹਿੰਦੀ ਮਾਮਾ ਬਸ ਟਰੇਨ ਚੜ੍ਹ ਗਿਆ। ਆਨੇ, ਆਨੇ ਵਾਲਾ ਐ, ਆਨੇ ਵਾਲਾ ਐ। ਉਹ ਆ ਆਹ ਕਦੀ ਨੀਂ ਆਂਦਾ ਹੁਣ। ਉਹ ਜਦ, ਪਤਾ ਕਦ ਆਇਆ ਫਿਰ ਉਹੋ, ਉਹਦੇ ਡੈਡੀ ਦੀ ਡੈਥ ਹੋਈ ਪਿਛੇ ਜਿਆ ਉਹ ਵੀ ਉਸ ਦਿਨ ਆਇਆ, ਉਸ ਤੋਂ ਬਾਅਦ ਜਦੀ ਚਲ ਗਿਆ ਅਗਲੇ ਦਿਨ ਉਹ ਮੈਨੂੰ ਤਾਂ ਥੋੜਾ ਪਤਾ ਹਜੇ ਵਿੱਚੋਂ ਉਹ ਨੀਂ ਉਹ, ਉਹ ਨੀਂ ਆਂਦਾ, ਇਹ ਮੰਗਦੇ ਸੀਗੇ ਪੈਸੇ, ਘਰ ਦਾ ਖਰਚਾ ਕਰਦੇ ਨਾ। ਸਾਰਾ ਕੁਸ਼ ਸਾਡੇ ਘਰ ਦੇ ਨਾਲ ਈ ਆ। ਉਹ ਨਾ ਦਸ, ਦਸ ਵੀ ਨੀਂ ਸੱਤ ਦਿਨਾਂ ਚ ਸਾਰਾ ਕੁਝ ਖਤਮ ਕਰਤਾ ਉਹ ਦੇਖੀਂ ਵੱਡੇ ਵੱਡੇ ਸ਼ਹਿਰ ਮੈਂ ਕਹਿਣੀ ਆਂ ਦਿੱਲੀ ਦਿੱਲੀ ਵਰਗੇ ਸ਼ਹਿਰਾਂ ਚ ਤਾਂ ਪੰਜ ਦਿਨਾ ਚ ਈ ਸਭ ਕੁਝ ਖਤਮ ਕਰਦਿਆ ਕਰਦੇ ਆ, ਪੰਜ ਦਨ ਚ ਆਹੋ ਉਹਨੇ ਚਾ ਅਹ ਚੌਥਾ ਕੀਤਾ, ਚੌਥੇ ਤੋਂ ਬਾਅਦ ਬਸ। ਚੱਕ ਤਾ ਸਾਰਾ ਕੁਸ਼ ਹਾਂ, ਅੱਜਕੱਲ ਤਾਂ, ਅੱਜਕੱਲ ਤਾਂ ਟਾਈਮ ਈ ਨੀਂ ਹੈਗਾ ਲੋਕਾਂ ਕੋਲ ਇੰਨਾ ਟਾਈਮ ਈ ਨੀਂ ਐ। ਬੁਲਾਇਆ ਉਧਰ ਤੇ ਤਾਇਆ ਮਰਿਆ ਵਿਆ ਤੇ ਤਾਈ ਕਹਿੰਦੀ ਹੋਟਲ ਦੇ ਵਿੱਚੋਂ ਖਾਣਾ ਮੰਗਵਾ ਲੋ, ਹੋਟਲ ਚੋਂ ਖਾਣਾ ਮੰਗਾ ਲੋ, ਭੂਖ ਲਗੀ ਐ, ਖਾਣਾ ਮੰਗਾ ਲੋ ਸਾਰੇ ਸ਼ਰੀਕੇ ਆਲੇ ਇੰਨੀਆਂ ਗੱਲਾਂ ਕਰਨ ਕਹਿੰਦੇ ਦੇਖੀਂ ਇੱਕ ਤੇ ਤੇਰਾ ਘਰ ਆਲਾ ਮਰਿਆ ਵਿਆ ਤੇ ਉੱਤੋਂ ਤੂੰ ਐਦਾਂ ਕਰਿਆ ਕਰਦੀ ਆਂ।

ਖਾਣਾ ਖਾਏ ਵਗੈਰ ਨੀਂ ਜਾਨਾ ਜਹਾਂ ਸੇ ਮੈਂ ਕਿਆ ਡਹਿਨੇ ਆਂ ਪਰਸੋਂ ਨੂੰ ਗਈ ਹਾਂ ਫੋਟੋਆਂ ਦੇਖਲੀਆਂ ਸੀ ਤੇਰੀਆਂ ਕਿਆ ਸੁਣਾਵਾਂ ਮੇਰਾ ਦਿਲ ਜਿਆ ਨੀਂ ਲਗਦਾ ਕਿਤੇ ਵੀ ਕੱਪੜੇ ਗਿੱਲੇ ਹੋਗੇ ਸਾਰੇ ਸਲ੍ਹਾਬ ਗੇ, ਪਜਾਮੀ ਨੰਗੇ ਘੁੰਮਣ ਚਲ ਕੋਈ ਨੀਂ ਪਾਲੀਂ ਕੱਪੜੇ ਹੁਣ, ਦੋ ਤਿੰਨ ਮਿੰਟ ਦੀ ਗੱਲ ਆ ਮੱਛਰ ਕਿੰਨਾ ਕੁ ਰਹਿ ਗਿਆ ਤੁਹਾਡੇ ਵੱਲ। ਬਹੁਤ ਆ, ਮੇਰੇ ਵੀ ਵੱਢਦਾ ਪਿਆ ਬਹੁਤ ਆ ਹਮ ਸਾਡੇ ਇਥੇ ਵੀ ਬਹੁਤ ਮੈਨੂੰ ਨਾ ਅੜੀਏ ਮੇਰੀ ਜਾੜ੍ਹ ਕਰਕੇ ਮੇਰੀ ਜਾੜ੍ਹ ਕਰਕੇ ਨਾ ਮੈਨੂੰ ਨਾ ਕਈ ਦਿਨਾਂ ਤੋਂ ਨਾ ਹਲਕੇ ਹਲਕੇ ਚੱਕਰ ਆਈ ਜਾਣ, ਮੈਂ ਕਿਆ ਮੈਨੂੰ ਹੋਇਆ ਕੀ ਕਰਦਾ, ਮੈਨੂੰ ਨਾ ਇੰਨਾ ਬੁਖਾਰ ਚੜ੍ਹ ਗਿਆ

ਕੀੜਾ ਲੱਗ ਜਾਂਦਾ ਉਹਨੂੰ ਨਾ ਕੱਢ ਦਿੰਦੇ।

ਭੋਰ ਦਿੰਦੇ ਦੰਦ ਸਾਰਾ ਈ। ਮੈਂ ਗਈ ਵੀ ਸੀ ਉਹਦੇ ਕੋਲ, ਮੈਨੂੰ ਕਹਿ ਅਹ ਕਹਿੰਦਾ ਦੀਕਸ਼ਾ ਆਪ ਕਾ ਤੋ ਬੁਰਾ ਹਾਲ ਹੈ। ਫਿਰ ਮੇਰੇ ਸਾਰੇ ਦੰਦ ਸਾਫ਼ ਕੀਤੇ ਹਾਏ ਕਿੰਨਾ ਮਜ਼ਾ ਆਉਂਦਾ। ਕਿੰਨੇ ਰੁਪਏ ਲਏ ਉਹਨੇ ਤੇਰੇ ਤੇ ਸਰਕਾਰੀ ਹੌਸਪਿਟਲ ਸਰਕਾਰੀ ਹੌਸਪਿਟਲ ਆ, ਫਰੀ ਚ ਹੀ ਹੋਣਾ। ਲਾਡੀ ਮੇਰਾ ਵੀ ਬੜਾ ਬੁਰਾ ਹਾਲ ਆ। ਮੇਰੀ ਇੱਕ ਜਾੜ੍ਹ ਤਾਂ ਭੁਰਗੀ ਵੀ ਅੜੀਏ ਮੁੰਡੇ ਨੂੰ ਲੈ ਕੇ ਜਾਣਾ ਨਾ ਬੜਾ ਔਖਾ ਹੁੰਦਾ ਬਾਹਰ ਨਾ ਤੁਰਦਾ ਵੀ ਹੈਨੀਂ ਇਹੇ। ਤੁਰ ਪੂੰ ਗਾ ਆਂਹਾਂ, ਗੋਦੀ ਚੜੂੰ, ਅੱਗੇ ਇੱਡੀ ਧੁੱਪ ਗਲੇ ਚ ਮੈਨੂੰ ਬਾਹਾਂ ਪਾਈਆਂ ਪਸੀਨਾ ਮੈਨੂੰ, ਤੈਨੂੰ ਪਤਾ ਈ ਐ ਕਿੰਨਾ ਚੜ੍ਹਦਾ। ਉਹ ਤਾਂ ਹੈ ਪਸੀਨਾ ਤਾਂ ਚੜ੍ਹਦਾ ਹੁੰਦਾ। ਹੋਰ ਆਪਣੇ ਆਪ ਨੂੰ, ਧੁੱਪ ਚ ਨਾਲੇ ਫਿਰ ਮੈਂ ਇਹਨੂੰ ਕਿਥੇ ਘੁੰਮਾਉਂਦੀ ਫਿਰੂੰਗੀ ਇਹਨੂੰ ਭੇਜ ਦੋ ਨੂੰ ਭੇਜ ਦੋ ਦੀ ਜਗ੍ਹਾ ਆਹੋ ਨਈਂ ਅੜੀਏ, ਐਤਵਾਰ ਨੂੰ ਖੁੱਲ੍ਹਾ ਨੀਂ ਹੁੰਦਾ ਉਹੋ, ਛੁੱਟੀ ਹੁੰਦੀ ਆ ਓਥੇ। ਜਾਣਾ ਕੀਹਨੇ ਆ ਐਤਵਾਰ ਨੂੰ, ਨਾਲੇ ਮੰਮੀ ਘਰ ਹੁੰਦੇ ਤੇ ਐਤਵਾਰ ਨੂੰ ਮੈਂ ਸੋਚਿਆ ਨੀਂ ਕਦੇ ਐਤਵਾਰ ਨੂੰ ਉਥੇ ਡਾਕਟਰ ਈ ਨੀਂ ਹੁੰਦੇ। ਉਹ ਹੁੰਦੇ ਨੇ ਬਾਕੀ ਸਾਰੇ ਦਿਨ ਹੁੰਦਾ, ਮੈਨੂੰ ਤਾਂ ਦੇਖ ਕੇ ਈ ਭੱਜ ਜਾਂਦਾ ਉਹੋ। ਦੀਕਸ਼ਾ ਅਜਿਹੇ ਚ ਨਾ, ਪਜਾਮੀ ਲੈ ਕੇ ਨਾ ਪਜਾਮੀ ਚੱਕ ਲਈਂ ਉਹਨੂੰ, ਧੋਣੇ ਆਲੀ ਆਪੇ ਪਾਣੇ ਦੀ ਕੋਸ਼ਿਸ਼ ਕਰਿਆ ਕਰਦਾ ਕਿ ਜਿਹੜੀ ਸੁੱਕੀ ਆ ਗੀ।

ਲੈ ਅਗਲੇ ਨੂੰ ਐਨਾ ਤਾਂ ਪਤਾ ਈ ਐ ਕਿ ਨੰਗਾ ਨੀਂ ਘੁੰਮਣਾ।

ਇਹਨੇ ਹਾਲੇ ਨਹਾਣਾ, ਤੂੰ ਪਾਣੀ ਪਾਣੀ, ਪਾਣੀ ਆਣ ਦੋ।

ਤਿੰਨ ਵਜੇ ਆਣਾ ਪਾਣੀ ਤਿੰਨ ਵੱਜ ਚੱਲੇ ਉਹ ਤਹ ਤੇ ਸੁਟਿਆ ਹੋਯਾ ਸੀ। ਓਹਨੇ ਪਾਣੀ ਲਬੰਨ ਦਾ ਕਿਨਾਰਾ ਦੇਖ੍ਯਾ ਕਹਿੰਦੀ ਤਿਲ ਨੂ ਪੂਰਾ ਲੈ ਲਿਆ। ਸਤਯਾ ਨੂ ਅੰਤ ਵਿਚ ਆਰਾਮ ਦੇਣ ਲਈ ਏਕ ਰਖੁ ਤੇ ਜਾ ਕੇ ਬੈਠਾ, ਨਜਰ ਜਦੋ ਉਸ ਹੇਂਠਾਂ ਮਾਰੀ, ਉਨੇ ਵੇਖਇਆ ਕੀ ਇਕ ਘੜਾ ਪਿਯਾ ਹੂਆ ਹੈ ਉਵੇ ਠੰਡੀ ਪਾਣੀ ਦਾ।

ਕੇ ਬਾਬੂ ਸਰਨ ਦੇ ਦੇਸ਼ ਦੇ ਵਿਚ ਰੋਜ਼ ਰਾਤੀ ਜਦੋ ਰੋਟੀ ਖਾ ਕੇ ਲੇਟਦਾ ਹੈ ਤੇ ਓਨਾ ਦੇ ਦੋਵੇ ਬੱਚੇ ਤੇ ਵਰਿੰਦਰ ਮੰਜੇ ਉਤੇ ਆ ਬੈਠਦੇ ਹਨ। ਉਨਾ ਨੂ ਇਕ ਮਘ ਹੁੰਦੀ। ਪਿਤਾਜੀ ਕਹਾਨੀ ਸੁਨੋ। ਉ ਬੁਹਤ ਟਾਲਦਾ ਪਰ ਬੱਚੇ ਥੱਕਦੇ ਹੀ ਨਾ। ਓ ਉਸ ਦੇ ਮਗਰ ਹੀ ਪੈ ਰਹਿੰਦੇ। ਅਜ ਵੀ ਜਦੋ ਬੱਚੇ ਜਦ ਜਿਦ ਕਰਨ ਤਾਂ ਉਨਾ ਨੂ ਕਹਾਨੀ ਸੁਣੌਣੀ ਹੀ ਪੈਂਦੀ ਸੀ। ਏਕ ਪੇੰਡ ਵੇਚ ਏਕ ਬੁਢੀ ਰਹੰਦੀ ਸੀ। ਕਹਿੰਦੇ ਹਨ ਕਿ ਉਜੋ ਵੇ ਮੁਹਉਣ ਬੋਲਦੀ ਸੀ ਬਸ ਹੂ ਜੰਦਾ ਸੀ ਏਕ ਵਾਰੀ ਏਕ ਸੇਹੇਰ ਬੰਦਾ ਉਸ ਡੀ ਕਰ ਯਾ ਟੀ ਉਸ ਨੀ ਬੁੜੀ ਨੂ ਕੇਹਾ ਕੀ ਤੁਹਾਡੀ ਖੀਰੀ ਵੇਚ ਅਗੀ ਹੁਣ ਤੇ ਤੁਸੀਂ ਸਾਨੂ ਕੀ ਖੁਵਾਓ ਗੇ। ਸ਼ਹਰੀ ਬੰਦੇ ਨੀ ਕਿਹਾ, ਛੱਲੀਆਂ ਭੁਨਿਯਾ ਹੋਇਆ ਹਨ ਜੇ ਤੂੰ ਖਾਵੇਗਾ ਪਰ ਅਜ ਅੱਗ ਨਾ ਲਾਵੇਗਾ। ਸ਼ਹਰੀ ਬੰਦੇ ਨੇ ਮੈਂ ਕਿਸੇ ਹੋਰ ਘਰ ਲੈ ਜਾਵਾਂਗਾਂ ਪਰ ਜੇ ਤੂੰ ਮੈਨੂੰ ਕਿੱਧਰੇ ਵੀ ਅਗ ਨਾ ਮਿਲੇ ਤਾਂ ਮੈਂ ਤੇਰੇ ਕੋਲ ਹੀ ਆਊਂਗਾ। ਸ਼ਹਰੀ ਬੰਦਾ ਹੈਰਾਨ ਹੋ ਕੇ ਬੋਲਿਆ ਕਿ ਏ ਜਿਂਵੇ ਹੋ ਸਕਦਾ ਹੈ ਮੈਂ ਤਾਂ ਕੁਛ ਹੋਰ ਹੀ ਸਮ੍ਜੇਯਾ ਸੀ ਤੇ ਓਨੇ ਕੇਹਾ, ਏ ਵੀ ਹੋ ਸਕਦਾ ਹੈਂ ਲੋਕਾ ਨੂ ਕੀ ਕਰੀ ਦੇ ਵੇਚ ਬਾਲਣ ਨਾ ਹੋਵੇ ਫੇਰ ਬੀ ਅਗ ਕਿਵੇਂ ਮੱਚਦੇ ਹਨ। ਬਾਲਣ ਵਿਚ ਕਿਵੇਂ ਹੋਏਗਾ ਕਦੇ ਬਾਲਣ ਵੀ ਮੁਕ ਸਕਦਾ ਆਯ ਹੈਂ ਦੁਨੀਆਂ ਵਿਚੋਂ। ਏਹੀ ਜਿਰ੍ਯਾਂ ਘਾਲਾਂ ਕਰਨ ਵਾਲਿਆਂ ਨੀ ਹੁੰਦੇਯਾਂ ਬੁਢੀ ਮਾਂ ਮੁਸਕੁਰਾ ਪੈ ਅਪਣੇ ਦੇ ਵੇਚ ਦੇਖਇਆ ਅਤੇ ਬੋਲਿਆ ਅਗਲੇ ਚੁਲਾਵ ਵਿਚ ਸਤ ਘੰਟੇ ਵਿਚ ਮੈਨੂੰ ਅਗ ਦੇ ਪੂਰੇ ਬਾਲਣ ਚਾਹੀਦੇ ਹਨ। ਓਹਨੇ ਏਹੀ ਸੋਚਦੇ ਹੀ ਕਿਹਾ ਕਿ ਤੁਸੀਂ ਹੁਣ ਕਿਵੇਂ ਵੀ ਲੈ ਕੇ ਆਓ, ਬੂਡੀ ਨੇ ਬੋਲਿਆ, ਤਾ ਪੂਰੇ ਹੁੰਦੇ ਸਨ ਸਰੀਰ ਦੇ ਬੰਦੇ ਵਿਸ਼ਵਾਸ ਨਾ ਆਯਾ। ਉਸਨੇ ਸੋਚਿਆ ਕੇ ਹੁਣ ਮੈਂ ਕਿਵੇਂ ਕਰਾਂਗਾ। ਇਹ ਸੋਚਦੇ ਸੋਚਦੇ ਹੀ ਅਗਲੇ ਨਾਹੇਰ ਡੀ ਕਿਨਾਰੀ ਉਹੁ ਪੁੰਛ ਗੇਯ ਏਹੀ ਬਾਲਣ ਮੁਕੰ ਵਾਲਾ ਹੈਂ ਚੰਗੀ ਮੁਸਿਬੇਤ ਹੈਂ ਹੇਰ ਥਾਂ ਆਯ ਬਲਨ ਮੁਕ ਜਾਂਦਾ ਹੈਂ ਉਸ ਵਾਲੀ ਸ਼ਹਰੀ ਬੰਦੀ ਨੀ ਛੂਟਾ ਪੁਟਰ

ਅਗੀ ਬੋਲਿਆ ਕਿ ਇਹ ਮੁਕ ਗਿਆ ਹੈਂ। ਸ਼ਹਰੀ ਬੰਦੇ ਨੂ ਕੁਛ ਦਰ ਜੇਹਾ ਲਗਿਆ ਉਸ ਨੀ ਫ਼ਕੀਰ ਬੰਦੇ ਦੇ ਊਟੀ ਵਿਸ਼ਵਾਸ਼ ਕਰਯਾ ਤੇ ਬੋਲਯਾ, ਦਿੱਲੀ ਕਲ ਤਕ ਨਾ ਪਹੁੰਚ ਸਕਿਆ ਤਾ ਆਪਣਾ ਹਜ਼ਾਰਾਂ ਪਿਆ ਦਾ ਨੁਕਸ਼ਾਨ ਹੋ ਜਾਏਗਾ। ਟੈਲੀਫੋਨ ਕਰਕੇ ਪਤਾ ਕਰ, ਜੇਕਰ ਕੋਈ ਹਵਾਈ ਜਹਾਜ਼ ਜਾਂਦਾ ਹੈ ਮੁੰਡੇ ਨੇ telephone ਚੁਕਿਆ ਤਾਂ ਪਤਾ ਲਗਯਾ ਕੀ ਬਾਲਣ ਮੁਕ ਗਯਾ ਹੈ ਇਸ ਕਰ ਕੇ ਜਹਾਜ਼ ਨਹੀਂ ਉਠ ਪਵੇਗਾ। ਤਕ ਪਤਾ ਲੱਗਿਆ ਕੀ ਰਾਤ ਪੈ ਗੀ ਹੈਂ, ਸਾਰੇ ਘਰਾਂ ਵਿਚ ਗੁੱਟ ਹਨੇਰਾ ਹੋ ਗਿਆ ਹੈ। ਕਿਸੇ ਕਰ ਕੇ ਘਰ ਵਿਚ ਚੂਲਾ ਨਹੀਂ ਬੱਲ ਸਕਿਆ ਤੇ ਰੋਟੀ ਵੀ ਨਹੀਂ ਪੱਕੀ ਗਈ। ਬਚੀ ਭੁੱਖੇ ਸੋ ਰਹੇ ਸਨ ਗਰਮੀ ਵਿਚ ਕਮਰਾਂ ਦੇ ਅੰਦਰ ਸੌਣ ਵਾਲੇ ਲੀਕ ਪੱਖੇ ਨਾ ਚਲਣ ਕਰ ਕੀ ਕਰਕੇ ਬਾਹਰ ਬੈਠੇ ਹੋਏ ਸੀ। ਉਹੁ ਸ਼ਹਰੀ ਬੰਦਾ ਸੋਚ ਰਹਾ ਸੀ ਕੀ ਪੁਰੀ ਚੁਵੀ ਘੰਟੀ ਏਹੀ ਲੋਗ ਦਾ ਕੀ ਹਾਲ ਹੋਵੇਗਾ ਸ਼ਹਰੀ ਬੰਦੀ ਪੁਚੇਯਾ ਟੀ ਘਬਰਾਯਾ ਕੀ ਹੁਣ ਕੀ ਹੋਏਗਾ ਓਹਨੇ ਸੋਚੇਯਾ ਕੀ ਹੁਣ ਕੀ ਕਰਾਂਗੇ, ਓਹਨੇ ਘਬਰਾਂਦੇ ਘਬਰਾਂਦੇ ਏਧਰ ਉਧਰ ਲੱਭਿਆ ਕਿ ਮੈਂ ਇਹਨਾਂ ਨੂੰ ਖਾਣਾ ਕਿੰਵੇ ਖ਼ਵਾਉਂਗੀ, ਉਸਦੇ ਕਹਿਣ ਦੀ ਹੀ ਦੇਰ ਸੀ ਇਹਨੇ ਨੂੰ ਅਸੀਂ ਢਿਲ ਸੀ ਕਿ ਉਸ ਵੇਲੇ ਬਿਜਲੀ ਆ ਗਈ, ਇਕਦਮ ਜਿਂਵੇ ਲੋਕਾਂ ਤੇ ਤਨ ਮਨ ਛਿੱੜ ਗਏ, ਬਚੇ ਖੁਸ਼ੀ ਨਾਲ ਕਿਲਕਾਰਿਯਾਂ ਮਾਰਨ ਲਗ ਗਏ। ਸੁਨਿਯਾ ਰੋਟੀ ਪਕਣ ਵਾਲੀ ਹੋ ਗਏ ਹੈ। ਓਹਨੇ ਏਹੀ ਦੇਖ੍ਯਾ ਕੀ ਹੁਣ ਅਸੀਂ ਰੋਟੀ ਖਾਵਾਂਗੇ ਤੇ ਚੈਨ ਦੇ ਨੀਂਦ ਸੋ ਸਕਾਂਗੇ। ਜੀ ਤੇਰੇ ਕਹਿਣ ਨਾਲ ਏਹੀ ਦੁਨਿਯਾ ਵਿਚ ਬਾਲਨ ਮੁਕ ਗਯਾ ਤਾ ਮਹਰ ਓਹਦੀ ਹੀ ਹੋਈ ਹੈ। ਮੇਥੋ ਏਹੀ ਪੈੜੀ ਹਾਲਤ ਹੋਰ ਨਹੀ ਦੇਖੀ ਜਾਂਦੀ। ਉਸ ਨੇ ਕਹਾ ਕੀ ਟਿਲ ਸੀ ਉਸ ਵੇਲੇ ਬਿਜਲੀ ਆ ਗਈ। ਇਕ ਦੁਮ ਜਿਵੇਂ ਲੋਕਾਂ ਦੇ ਤਨ ਮਨ ਖਿੜ ਗਏ। ਅਤੇ ਸਾਰੇ ਹੀ ਖੁਸ਼ ਹੋਣ ਲੱਗ ਗਏ। ਸੁਨਯਾ ਰੋਟੀ ਪਕਣ ਲਗ ਗਏ ਹੈ। ਪੱਖੇ ਹਵਾ ਦੇਣ ਲਗ ਗਏ ਏਹੇ ਦੇਖਦੇ ਦੇਖਦੇ ਸਾਰੀ ਹੀ ਜਾਣੇ ਸੋਚ੍ਯਾ ਕੀ ਹੁਣ ਅਸੀਂ ਗੂੜੀ ਨੀਂਦ ਸੋ ਪਾਵਾਂਗੇ ਨਹੀ ਤਾਂ ਬਿਨਾ ਬਿਜਲੀ ਤੋਂ ਅਸੀਂ ਜਾਗਦੇ। ਇਨੀ ਕਹਾਨੀ ਸੁਨਾ ਕੀ ਓਹੋ ਚੁਪ ਹੋ ਗਏ। ਬਸ ਬਾਤ ਮੁਕ ਗਈ, ਤੇ ਹੋਰ ਕੀ ਚੰਗੀ ਲਗੀ? ਚੰਗੀ ਤਾ ਲੱਗੀ ਪਰ ਕਿ ਸਚ ਗਲ ਏ ਹੈ ਕੀ ਵਰਦਾਨ ਜੀ ਨੀ ਕਹਾ, ਸੂਚੀ ਬਿਲਕੁਲ ਨਹੀ, ਮੈਂ ਆਹੀ ਸਾਰੀ ਮਨੋਂ ਜੋੜ ਕੇ ਬੋਲੀ ਸੀ ਪਰ ਤੁਸੀਂ ਸੋਚ ਕੀ ਵੇਖੋ ਕੀ ਕਿਧਰੇ ਇਸ ਤਰਾਂ ਬਾਲਣ ਜੀ ਮੁਕ ਗਯਾ ਤਾ ਕੀ ਹੋਵੇ ਗਾ ਦੋਵੇ ਵਿਚ ਚੁਪ ਹੋ ਗਏ। ਓਹੋ ਗਾਮ੍ਬੇਰਤਾ ਨਾਲ ਸੋਚਾਂ ਲੱਗ ਗਏ ਕੀ ਜੇਕਰ ਸੱਚ ਸੁਚ ਬਾਲਣ ਮੁਕ ਜਾਏ ਤਾ ਲੋਕਾਂ ਦਾ ਕੀ ਹਾਲ ਹੋਵੇ ਗਾ। ਓਹੋ ਦੇਖਦੇ ਦੇਖਦੇ ਸ਼ੇਹਰੀ ਬੰਦੇ ਨੇ ਅਗ ਕੀ ਕਰਨੀ ਸੀ। ਬਾਲਣ ਮੁਕ ਜਾਨ ਨਾਲ ਹਵਾਈ ਜਹਾਜ਼ ਤੇ ਕੇੜੇ ਕੇੜੇ ਸਾਧਾਰਨ ਚੱਲਣ ਰੁਕ ਜਾਂਦੇ

ਕੀ ਬਾਲਨ ਕੇਵੇ ਮੁਕ ਗਯਾ ਪੇਟ੍ਰੋਲ ਅਤੀ ਡੀਜ਼ਲ ਵੀ ਤਾ ਬਾਲਨ ਹੀ ਹੁੰਦਾ ਹੈ ਪਰ ਓਹਨਾ ਨੇ ਏ ਨਹੀ ਸੋਚ੍ਯਾ। ਏ ਸਾਰੇ ਸ਼ਬਦ ਕੇਵੇ ਹੋਣ ਪਾਠ ਦੇ ਵਿੱਚ ਇਨ੍ਹਾਂ ਦਾ ਕੀ ਮਹਤੱਵ ਹੈ ਓਹਨਾ ਨੇ ਸੋਚ੍ਯਾ ਕਿ ਅੱਧੀ ਛੁਟੀ ਦੀ ਘੰਟੀ ਵਜਦੀ ਹੈ ਤੇ ਦੀਪ ਹੰਸਾ ਦੀ ਘੁਮਦੀ ਹੋਏ ਰੋਟੀ ਅਵਾਜ਼ ਸੁਨ੍ਦਿਯਾਂ ਹਨ ਤੇ ਆਪਣਾ ਆਪਣਾ ਰੋਟੀ ਲੈ ਕੀ ਭੱਜ ਜਾਨ੍ਦਿਯਾ ਹਨ ਤਾਰਿਕ਼ ਨੀ ਇਕ ਕਿਲੇ ਦੇ ਵਿਚ ਦੌੜਨਾ ਸ਼ੁਰੂ ਕੀਤਾ ਅਤੇ ਓਥੇ ਉਹ ਤਲੀ ਦੇ ਵਿਚ ਰੁਕ ਤੇ ਬੈਠ ਗਯੀ ਤੇ ਰੋਟੀ ਖਾਨ ਲੱਗੀ। ਦੀਪ ਨੀ ਦੇਖ੍ਯਾ ਕੀ ਰੋਟੀ ਖਾਨ ਲਗੀ ਹੋਏ ਨੀ ਹੇਠ ਨਹੀ ਧੋਏ ਤਾ ਓਦੇ ਹਥਾਂ ਨੂ ਕੁਛ ਲਗਿਆ ਹੋਯਾ ਸੀ, ਕਿਊ ਰੇ ਤੂ ਅਜ ਫਿਰ ਝਗੜਾ ਕਰ ਕੇ ਆਯਾ ਹੈ ਤੂ? ਮੈ ਜਮਾਤ ਵਿਚ ਹੇ ਰੋਟੀ ਖਾਨ ਲਾਗ ਪਾਯਾ ਸੇ ਕੁੰਕ੍ਯ ਸਬਰ ਨਹੀ ਕੀਤਾ ਜਾ ਰਿਯ ਸੇ ਅਧਿ ਛੁਟੀ ਤਕ ਉਡੀਕ ਲੇਨ ਦਾ ਹਾਜੀ ਅਜਕਲ ਦੇ ਕੀ ਓਹ ਅਜੇ ਗੋਬਿ ਦੇ ਸਬ੍ਜ਼ੀ ਲੈਕੇ ਆਯਾ ਹੈ। ਉਸ ਨੇ ਸੋਚ੍ਯਾ ਹੋਣਾ ਮਾਤਾ ਨੂ ਅਸੀਂ ਤਾ ਵੰਡਾ ਲਈ ਹੈ। ਮੇਨੂ ਗੋਬਿ ਬੁਹਤ ਚੰਗੀ ਲਗਦੀ ਹੈ। ਤਾ ਮੇਤ੍ਹੋ ਰੇਹਾ ਨਹੀ ਗਯਾ। ਲੈ ਗੋਬਿ ਵੀ ਕੋਈ ਸਬ੍ਜ਼ੀ ਹੈ। ਮੇਨੂ ਤਾ ਆਲੂ ਗਾਜਰਾਂ ਦੀ ਵੀ ਚੰਗੀ ਲਗਦੀ ਹੈ। ਉਸ ਨੇ ਕੇਹਾ, ਕੀ ਓਹ ਭੀ ਕੋਈ ਖਾਨ ਵਾਲੀ ਚੀਜ਼ ਹੈ। ਤੇਨੁ ਮੇਰੇ ਬੇਬੇ ਨਾਲ ਸਾਗ ਸੇ ਬਨਯ ਹੋਯਾ ਦੇਖਣਾ ਸੇ ਮੇਨੂ ਨਹੀ ਚੰਗਾ ਲਗਦਾ ਰੋਜ਼ ਹੇ ਸਾਗ ਤੀਨ ਦਿਨ ਹੋ ਗਏ ਤਾਰਕਾ ਲਾ ਲਾ ਖਾਂਦਿਯਾ ਨੂ

ਜੀ ਕੀਤੀ ਵੇ ਟਮਾਟਰ ਆ ਜਾਨ ਟੀ ਸਵਾਦ ਦੁਗਨਾ ਹੋ ਜਾਂਦਾ ਹੈ ਟਮਾਟਰ ਤੇ ਕੱਚੇ ਵੇ ਸਵਾਦ ਲਗਦੇ ਹਨ ਤੇਨੁ ਤਾ ਪਤਾ ਹੇ ਹੈ ਟਮਾਟਰ ਕਚੀ ਵਿਚ ਖਾਂਦਿਯਾ ਹੋਏ ਹੇ ਸਬ੍ਜ਼ੀ ਦੇ ਵਿਚ ਪੀ ਜਾਂਦਾ ਹੈ ਜੇਵੀ ਮੋਲੀ ਕਚੀ ਵੇ ਖਾਈ ਜਾਂਦੀ ਹਿਉ ਇਸ ਦੇ ਸਬ੍ਜ਼ੀ ਵੇ ਬਣਾ ਲੇੰਡੇ ਹਨ ਪਿਛਲੇ ਸਾਲ ਸਾਡੀ ਮੋਲਿਯਾਂ ਟੀ ਸਲ੍ਜਾਮ ਬੁਹਤ ਹੋਏ ਸੇ ਅੱਛਾ ਤੇ ਤੁਸੀਂ ਬੀਜਦੇ ਵੀ ਹੋ? ਓਹਨਾ ਨੇ ਕਿਹਾ ਕੀ ਕੀ ਕੁਛ ਬੀਜ ਦਿੰਦੇ ਹਨ। ਜਿਵੇਂ ਆਲੂ ਟਮਾਟਰ ਹੋਰ ਥੋੜੀ ਜਿਆਂ ਸਬ੍ਜਿਯਾੰ ਕਿਉਂ ਤੁਸੀਂ ਕੀ ਬੀਜਦੇ ਹੋ, ਓਹਨੇ ਕਿਹਾ ਬੈਂਗਣ, ਗਾਜਰ ਤੇ ਮੂਲਿ। ਹੁਣ ਤਕ ਤੁਸੀਂ ਕੇੜੀ ਕੇੜਿਆਂ ਸਬ੍ਜਿਯਾੰ ਦੇਖੀਆਂ ਹਨਅਤੇ ਤੁਸੀਂ ਉਸਦੇ ਕਿਵੇਂ ਹਕ਼ਦਾਰ ਹੁੰਦੇ ਹਨ? ਮੈ ਅਸੀਂ ਦੇਖੀਆਂ ਕੀ ਅਸੀਂ ਵੀ ਖਾਦਿਯਾਂ ਦੇ ਨਾਲ ਸੋ ਲੇੰਡੇ ਹਨ। ਠੇਹਰ ਜਾ ਤੂ ਤਾ ਸ਼ਿਮਲਾ ਮਿਰਚ ਟੀ ਪਾਲਕ ਵੇ ਖਾ ਲੇੰਦਾ ਹੈ।

ਹਾਂਜੀ ਕੀ ਹਾਲ ਚਾਲ ਏ ਠੀਕ ਹੇ ਜੀ , ਤੁਸੀਂ ਅਪਣੀ ਸੁਣਾਓ।

ਬੱਸ , ਘਰ ਵੀਚ ਬੱਚੇ ਦੁਪਹਿਰੇ ਸਕੂਲੋ ਆ ਜਾਂਦੇ ਨੇ time ਹੀ ਨਹੀਂ ਮਿਲਦਾ ਫ਼ੇਰ ਵੀ ਕਦੀ ਕਦੀ ਚੱਕਰ ਘਰ ਵਿੱਚ ਲਾਲਿਆਂ ਕਰੋ ਬੱਸ ਆ ਆਵਾਂਗੇ। ਹੋਰ ਦੱਸੋ ਹੋਰ ਤੁਸੀਂ ਸੁਣਾਓ, ਕੇਸਾਂ ਕਾਲ ਕੋਈ program ਕਰ ਰਹੇ ਸੀ, ਕੇਸਾ ਰਹੀਆਂ ਹਾ ਬਹੁਤ ਵਦੀਆਂ, ਮੇਰੀ ਕਾਲ kitty ਸੀ। ਹਾਂਜੀ ਤੁਸੀਂ ਮੇਨੂ ਬੁਲਾਇਆ ਹੀ ਨਹੀਂ

ਦਿਮਾਗ ਚੋ ਨਿਕਲ ਗਯਾ ਤੁਸੀਂ ਮੈਨੂੰ phone ਕਰਦੇ ਮੇਂ ਆ ਜਾਂਦੀ ਬੱਸ ਉਹ kitty ਦੇ member ਇਕ ਦਮ ਆ ਗਏ, ਬੱਚੇ ਤੰਗ ਕਰਦੇ ਨਾ, ਫੇਰ ਦਿਮਾਗ ਚੋ ਨਿਕਲ ਗਯਾ। ਕੀ kitty ਤੁਹਾਨੂੰ ਬੁਲਾਨਾ ਯਾਦ ਹੀ ਨਹੀਂ ਰਹੀਆਂ ਹੋਰ ਕੀ ਬਣਾਈਆਂ ਸੀ ਕਲ kitty ਚ ਅਸੀ, ਵੜਾ ਪਾਓ ਬਣਾਇਆ ਸੀ , ਨਾਲ ਚਟਣੀ ਉਹ ਕਿਵੇਂ ਬਨਾਈ ਆਲੂ boil ਕਰਕੇ, ਵੇਸਨ ਘੋਲ ਕੇ ਆਲੂ ਉਧੇ ਵਿਚ ਪਾਕੇ, ਗੋਲ ਗੋਲ ਆਲੂ ਕਰਕੇ ਫੇਰ ਓਨੁ ਤੱਲ ਲੈ, ਤੇ ਫੇਰ ਪਾਓ ਦੇ ਵਿਚ ਰੱਖ ਕੇ, serve ਕਰ ਦੇ ਅੱਛਾ ਜੀ ਫੇਰ ਤੇ ਬੜੇ ਸੰਵਾਦ ਬਣੇ ਹੋਣੇ ਨੇ ਹਾਂ ਬਹੁਤ ਹੀ ਅੱਛੇ ਫੇਰ ਮੈਨੂੰ ਵੀ ਦੱਸ ਦੇਨਾ, ਮੈਵੀ ਬਨਾਵਾਂਗੀ ਘਰ ਠੀਕ ਹੈ ਦੱਸ ਦਾ ਗੀ , ਫੇਰ ਨਾਲ ਉਦ੍ਹੇ ਚਟਨੀ ਬਨਾਈ ਸੀ, ਉਹ ਮੂੰਗਫ਼ਲੀ , ਨਾਰੀਅਲ , ਲਸਣ ਨਮਕ , ਮਿਰਚ, ਹਰਿ ਮਿਰਚਾਂ ਪਾਕੇ ,ਓਹਨੂੰ ਪੀਹ ਕੇ ਸੁੱਕੀ ਸੁੱਕੀ ਚਟਣੀ ਬਨਾਈ ਸੀ।

ਹੋਰ, ਹੋਰ ਕੀ ਬਣਾਇਆ ਸੀ ਹੋਰ ਅਸੀ , pasta ਬਣਾਇਆ ਸੀ ਅੱਛਾ , pasta ਕੇੜਾ ਬਣਾਇਆ macaroni ਦਾ pasta ਉਹ ਵਾਲਾ ਵਿੱਚ ਕੀ ਪਾਇਆ ਸੀ ਓਨੁ ਪਹਿਲੇ boil ਕਰਯਾ ਸੀ boil ਕਰਕੇ ਫੇਰ ਅਸੀ ਓਨੂੰ ਠੰਡਾ ਕੀਤਾ

ਠੰਡਾ ਕਰਕੇ ਫੇਰ ਅਸੀ ਪਿਆਜ਼

ਹੋਰ , ਟਮਾਟਰ sauce ਸਾਰਾ ਕੁਛ ਪਾਕੇ ,ਉਸਨੂੰ ਕਢਾਈ ਵਿਚ ਅਸੀ fry ਕਾਰਕੇ, ਬਨਾਯਾ ਸੀ ਓਹਤਾ ਬਹੁਤ ਸੁਵਾਦ ਬਣਿਆ ਹੋਣਾ ਫਿਰ ਇਹ ਤੇ ਖਾਨ ਵਾਲੇ member ਹੀ ਦੱਸ ਸੱਕਦੇ ਨੇ, ਕੇਸਾ ਮਝਾ ਆਯਾ overlap

ਹੋਰ ਮੈ ਕਿਆ, ਕੀ dish ਬਣਾਈ ਸੀ ਅਸੀ dish ਬਣਾਈ ਸੀ ਮ custard fruit custard hello ਹਾਂਜੀ, ਹੋਰ

ਉਹ ਵੀ ਬੜਾ ਸਵਾਦ ਬਣਿਆ ਹੋਣਾ ਉਹ ਬੜਾ ਸਵਾਦ ਸੀ , ਉਹਤੇ ਸਾਰੇ member ਬਾਰ ਬਾਰ ਮੰਗਦੇ ਸੀ ,

ਅਸੀ ਤੇ restaurant ਤੇ ਖਾਧਾ ਸੀ custard, ਉਹ ਬੜਾ ਹੀ ਸਵਾਦ ਅਸੀ ਤੇ ਕਦੀ ਘਰ ਬਨਾਯਾ ਹੀ ਨਹੀਂ , ਅਸੀ ਤੇ restaurant ਸਿਕੰਦਰ ਤੇ ਜਾਂਦੇ ਹਾਂ , ਓਥੋਂ ਹੀ ਖਾਂਦੇ ਹਾਂ। ਅੱਛਾ , ਅਸੀ ਬਈ ਘਰ ਹੀ ਬਨਾਂਨੇ ਹਾਂ , ਕੋਸ਼ਿਸ ਇਹੋ ਕਰਦੇ ਹਰ ਚੀਜ ਘਰ ਬਨਾਕੇ ਬੱਚਿਆਂ ਨੂੰ ਖ਼ਵਾਈਏ

active ਉਕਟਿਵ ਤੇ ਕੋਈ ਨਹੀਂ, ਬੱਸ ਬਨਾਨਾ ਪੈਂਦਾ ਹੈ ਬੱਚਿਆਂ ਪਿੱਛੇ ਕੀ ਕਰੀਏ ਅਸੀ ਘਰ ਬਨਾਨ ਦਾ ਆਲਸ ਕਰ ਜਾਂਦੇ ਹਾਂ , ਤੇ ਫੇਰ ਅਸੀ ਕੇਂਦੇ ਹੈ ਬਜਾਰੋਂ ਹੀ ਖਾ ਲਈਏ ਅਸੀ ਸਿਕੰਦਰ ਦੇ hotel ਵਿਚ ਜਾ ਕੇ , ਖਾਂਦੇ ਹਾਂ

ਤੁਸੀਂ kitty party ਨਹੀਂ ਕਰਦੇ ਸਾਨੂ interest ਨਹੀਂ ਹੇ ,kitty party ਦਾ ਪਹਲੇ, ਪਹਲੇ ਆਪਣੇ ਤੁਹਾਡੇ ਨਾਲ ਹੀ ਕੀਤੀ ਜੇਹੜੀ ਕੀਤੀ ਹੇ, ਉਸਤੋਂ ਬਾਦ ਨਾ ਕੋਈ ਕਿਸੇ ਨੇ ਸਾਨੂ ਬੁਲਾਇਆ , ਔਰ ਨਾ ਹੀ ਅਸੀ ਕੀਤੀ